ਇਹ ਇਕ ਮੇਜ਼ ਹੈ ਜਿਸ ਉੱਪਰ ਪਲੇਟਾਂ ਪਈਆਂ ਹਨ।

ਹੋਰ ਵੀ ਬੱਕਰੀਆਂ ਦਿਖਾਈ ਦੇ ਰਹੀਆਂ ਹਨ।

ਤੇ ਪੀਲੇ ਰੰਗ ਦੇ ਪਰਦੇ ਲੱਗੇ ਹੋਏ ਹਨ।

ਤੇ ਕੁਛ ਲਾਲ ਰੰਗ ਦੀਆਂ ਬਾਲਟੀਆਂ ਟੰਡੀਆਂ ਹੋਈਆਂ ਦਿਖ ਰਹੀਆਂ ਹਨ।

ਇਹ ਇੱਕ ਗਾਈ ਇਲੈਕਟਰੋਨਿਕਸ ਦੀ ਦੁਕਾਨ ਹੈ।

ਜਿਹਦੇ ਬਾਹਰ ਇੱਕ ਕਾਲੇ ਰੰਗ ਦੀ ਗੱਡੀ।

ਦਰਵਾਜੇ ਦੇ ਕੋਲ ਇੱਕ ਮੀਟਰ ਵੀ ਲੱਗਾ ਹੋਇਆ ਦਿਖ ਰਿਹਾ ਹੈ।

ਕੁਛ ਦਾਲ ਵਾਲੇ ਪਤੀਲੇ ਪਏ ਹਨ ਤੇ ਇੱਕ ਆਦਮੀ ਕੁਰਸੀ ਉਤੇ ਬੈਠਾ ਦਿਖ ਰਿਹਾ ਹੈ।

ਇਹੋ ਇੱਕ ਕਾਲੇ ਰੰਗ ਦਾ ਵੱਡਾ ਸਾਰਾ ਮੇਜ ਹੈ।

ਦੋ ਔਰਤਾਂ ਬੱਸ ਕੋਲ ਦੀ ਲੰਘ ਰਹੀਆਂ ਹਨ।

ਚਾਦਰ ਵਿਛੀ ਹੋਈ ਹੈ ਤੇ ਇੱਕ ਕੰਬਲ--

ਲੱਗੇ ਹੋਏ ਹਨ ਤੇ ਇੱਕ ਮੂਰਤੀ ਵੀ ਪਈ ਹੋਈ ਹੈ।

ਜਿਸ ਦੇ ਬਾਹਰ ਇੱਕ ਗੱਡੀ ਖੜੀ ਹੈ।

ਬੂਟੇ ਲੱਗੇ ਹੋਏ ਹਨ ਤੇ ਇੱਕ ਵੱਡਾ ਪਹਾੜ ਵੀ ਦਿਖ ਰਿਹਾ ਹੈ।

ਤੇ ਬਹੁਤ ਸਾਰੇ ਓਟੋ ਲੰਘ ਰਹੇ ਹਨ ਤੇ ਇੱਕ ਮੁੰਡਾ ਬੈਗ ਪਾ ਕੇ ਲੰਘ ਰਿਹਾ ਹੈ।

ਮੇਜ ਉੱਪਰ ਕੁਝ ਛੋਟੇ ਬੂਟੇ ਪਏ ਹਨ ਰਜਿਸਟਰ ਪਏ ਹਨ।

ਤੇ ਦੀਵਾਰ ਉੱਤੇ ਤਿੰਨ ਚਾਰ ਵੱਡੇ ਸ਼ੀਸ਼ੇ ਲੱਗੇ ਹਨ।

ਆਦਮੀਆਂ ਨੇ ਸਿਰ ਉਪਰ ਪੀਲੇ ਰੰਗ ਦੇ ਸੇਫਟੀ --

ਤੇ ਇੰਜਨ ਪਿਆ ਹੋਇਆ ਹੈ ਤੇ ਇੱਕ ਚਿੱਟੇ ਰੰਗ ਦੀ ਬਾਲਟੀ ਪਈ ਹੋਈ ਹੈ।